ਕੋਈ function ਤਾਂ ਹੋਵੇ ਜਾਂ ਕੁਛ ਵੀ ਹੋਵੇ ਲੈਂਦੀ ਹੀ ਲੈਂਦੀ ਹੈ ਹਾਂਜੀ ਜਦੋਂ ਮੇਰਾ ਮਤਲਬ ਮੇਰੀ marriage ਸੀ ਮੈਂ ਮੇਰੀ ਨਾਨੀ ਜੀ ਨੇ ਵੀ

ਫੁਲਕਾਰੀ design ਕੀਤੀ ਹੈ ਮਤਲਬ ਬਣਾਈ ਤਾਂ ਉਹਨਾ ਨੇ ਮੇਰੇ ਲਈ ਜਿਹੜੀ ਮੈਂ ਵਿਆਹ ਚ

ਹਾਂਜੀ ਮੇਰੇ ਨਾਨੀ ਜੀ ਬਣਾਉਂਦੇ ਨੇ ਮਤਲਬ ਮੈਨੂੰ ਵਿਰਸੇ ਅੰਦਰ ਮਿਲੀ ਆ ਫੁਲਕਾਰੀ

ਜਿਵੇਂ ਆਪਾਂ ਕਿਹ ਦਿੰਨੇ ਆ ਆਪਾਂ ਨੂੰ ਵੀ ਲੋਕਾਂ ਨੂੰ ਜਾਇਦਾਦ ਵਗੇਰਾ ਮਿਲਦੀ ਹੈ

ਵੀ ਹੈ ਉੱਦਾਂ ਹੀ ਲੋਕ ਸਾਡੇ blood ਦੇ ਅੰਦਰ ਹੀ ਫੁਲਕਾਰੀ ਮਿਲੀ ਹੈ

ਪਰ ਮੈਂ ਅੱਗੇ ਸਿਖਾਉਣਾ ਸ਼ੁਰੂ ਕੀਤਾ ਬੱਚਿਆਂ ਨੂੰ ਫੁਲਕਾਰੀ

ਸਿਖਣਾ ਸ਼ੁਰੂ ਕੀਤਾ ਸ਼ੋਂਕ profession ਬਣਾ ਗਿਆ ਤੇ ਮੈਂ ਹੁਣ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਫੁਲਾਕਰੀ ਸੁਖਾਉਂਦੀ ਹਾਂ ਤੇ ਸਾਡੀ

ਬੱਚਿਆਂ ਨੂੰ ਅੱਗੇ ਤੁਸੀਂ motivate ਹੋ ਤੇ ਤੁਸੀਂ

ਵੀ ਹਨਾ ਫੁਲਾਕਰੀ ਤਾਂ ਵੇਸੇ ਹੀ ਆ ਤੇ

self self depend ਹੋਣਾ ਬਹੁਤ ਜਰੂਰੀ ਹੈ ਅੱਜ ਦੇ time ਵਿੱਚ

ਹਾਂਜੀ ਜਿਵੇਂ families ਦਾ ਪਹਿਲਾਂ ਕੀ ਹੁੰਦਾ ਸੀ ਵੀ ਕਾਫੀ ਜਾਣੇ ਘਰੇ ਬੈਠਦੇ ਸੀ ਇੱਕ ਜਾਣਾ ਘਰ ਦੇ ਵਿੱਚ ਕਮਾਉਂਦਾ ਸੀ ਉੱਦਾਂ ਹੀ ਪਰ ਹੁਣ

ਇੰਨਾ ਮਹਿੰਗਾਈ ਹੈ ਇੰਨਾ ਖਰਚਾ ਹੈ ਤਾਂ ਅੱਜ ਦੇ time ਚ ਤਾਂ ਉਹ ਕੰਮ ਹੈ ਵੀ ਜੇ ਸਾਰੇ ਕਮਾਉਣਗੇ ਤਾਂ ਇੱਕ ਜਾਣਾ ਬਹਿ ਕੀ ਖਾਉ ਖਾ ਸਕਦਾ ਹੈ ਇੱਦਾਂ ਫ਼ੇਰ ਅਸੀਂ

ਕਰਦੇ ਆ ਵੀ ਤੁਸੀਂ ਥੋੜਾ ਆਪਣੇ parents ਦੇ ਨਾਲ stand ਹੋਵੋ ਬਹੁਤਾ ਫੁਲਕਾਰੀ ਦਾ

ਪਿਛੜੇ ਲੋਕਾ ਨੇ ਜਿਦਾਂ ਆਪਾਂ ਕਿਹ ਦੀਏ ਕੀ ਜਿਹੜੇ ਬਚਾਰੇ ਪੜ੍ਹ ਨੀ ਸਕਦੇ ਹੈਗੇ ਹਨਾ

ਵੀ ਇਸ ਕੰਮ ਲਈ ਵਧੀਆ best ਨੇ ਵੀ ਫੁਲਾਕਰੀ ਦਾ ਕੰਮ ਕਰਨ ਵੱਧ ਤੋਂ ਵੱਧ

ਹੋਵੇ ਤੇ ਵਧੀਆ ਨਿੱਕਲਣ ਉਹ ਅੱਗੇ ਆਪਣੇ

ਅਸੀਂ ਜਿਵੇਂ ਛੇ ਮਹੀਨੇ ਦੀ training ਦੇ ਦਿੰਨੇ ਆ ਫੁਲਕਾਰੀ ਦੀ ਉਸਤੋਂ ਬਾਅਦ ਇੱਕ self group open ਕਰਦੇ ਆਂ

ਫੁਲਕਾਰੀ ਦਾ ਕੰਮ ਦਿੱਤਾ ਜਾਂਦਾ ਫ਼ੇਰ ਉਹ ਆਪਣਾ

ਮੈਨੂੰ ਜਰੂਰਤ ਪੈਗੀ ਮੈਂ ਵਰਤ ਲੈਣੀ ਹਾਂ

ਅਸੀਂ ਪੈਸੇ earn ਜੋੜਦੇ ਹਾਂ ਤਾਂ ਇੱਕ ਦੁੱਜੇ

ਅਸੀਂ ਭਟ ਤਰੀਕੇ ਨਾਲ ਸਾਰਦੇ ਹਾਂ ਇਹ ਸਾਡਾ self

ਹਾਂਜੀ ਮਤਲਬ self depend

ਹੱਥੀ ਕੰਮ ਸਿਖਿਆ ਹੋਇਆ madam ਮਾਰ ਨੀ ਖਾਂਦਾ ਬਣਦਾ ਇੱਥੋਂ ਹੀ ਲੱਗ ਰਿਹਾ ਮੈਨੂੰ ਥੋਨੂੰ ਦੇਖ ਕੇ ਹੀ ਲੱਗ ਰਿਹਾ ਮੈਨੂੰ ਕੀ ਤੁਸੀਂ ਜਿੱਦਾਂ ਦੱਸ ਰਹੇ ਹੋ ਫੁਲਕਾਰੀ or ਇਹ ਵੀ ਤੂੰ ਇਸ line ਚ ਕਿੰਨੇ time ਤੋਂ ਹੋ ਤੁਸੀਂ ਮੈਨੂੰ ਇਸ line ਚ ਚੋਦਾਂ ਸਾਲ ਤੋਂ experience ਹੈ ਕਿਉਂਕਿ ਚੋਦਾਂ ਸਾਲ ਤੋਂ ਫੁਲਕਾਰੀ ਦਾ ਕੰਮ start ਕੀਤਾ ਹੋਇਆ ਤੇ ਫੁਲਕਾਰੀ ਅਸੀਂ ਸਿਖਾ ਰਹੇ ਹਾਂ ਫੁਲਕਾਰੀ

ਹਰ ਇੱਕ course prefer ਕਰਦੇ ਹਾਂ ਫੁਲਕਾਰੀ ਨੂੰ ਠੀਕ ਹੈ ਜੀ ਠੀਕ ਹੈ ਵਧੀਆ ਗੱਲ ਹੈ

ਬਹੁਤ ਵਧੀਆ ਲੱਗਿਆ mam ਥੋੜੇ ਨਾਲ ਗੱਲਬਾਤ ਕਰਕੇ

ਵਧੀਆ ਗੱਲ ਹੈ ਫੁਲਕਾਰੀ ਬਾਰੇ ਉਹਨਾ ਨੂੰ knowledge ਹੋਵੇ

ਪੰਜਾਬ ਦਾ ਪੁਰਾਣਾ culture ਵੀ

ਉਹਦੇ ਕਰਕੇ ਹਨਾ

ਵਧੀਆ ਗੱਲ ਹੈ ਤੁਸੀਂ ਇਹਨੂੰ ਅੱਗੇ ਉਹ ਕਰ ਰਹੇ ਹੋ ਪੇਸ਼ ਕਰ ਰਹੇ ਹੋ ਵੀ ਅੱਗੇ ਬੱਚੇ ਹੋਣ ਹਨਾ ਉਹਨਾ ਨੂੰ

ਲੱਗ ਰਿਹਾ ਉਹ ਇਸਨੂੰ ਹੋਰ ਜਿਆਦਾ ਮਤਲਬ ਆਪਣਾ ਜਨੂਨ ਬਣਾ ਰਹੇ ਨੇ ਫੁਲਕਾਰੀ

ਜਿਵੇਂ ਜਿਵੇਂ ਪੁਰਾਣਾ time ਹੁੰਦਾ ਸੀ ਅੱਜਕਲ ਕੋਈ ਕਰਦਾ ਨੀ ਸੀ ਪਰ ਅਸੀਂ ਉਸ ਨੂੰ ਵੀ ਦੀ ਕੋਸ਼ਿਸ਼ ਕਰੇ ਹਾਂ ਫੁਲਕਾਰੀ ਸਾਡੀ ਪੰਜਾਬ ਦੀ ਖੋ ਨਾ ਜਾਵੇ

ਕਰ ਰਹੇ ਹਾਂ ਵੀ ਜੋ ਸਾਡਾ ਪੰਜਾਬ ਦਾ ਹੈਗਾ ਸੀ ਸੱਥ ਤ੍ਰਿੰਝਨਾ ਚ ਬੀਹ ਕੇ ਕੁੜੀਆਂ ਕੱਢ ਦੀਆਂ ਹੁੰਦੀਆਂ ਸੀ

ਕਿਸੇ ਕੋਲ ਬੈਠਣ ਦਾ time ਨਹੀਂ ਹੈ ਅਸੀਂ ਉਸ ਚੀਜ਼ ਨੂੰ ਵੀ ਕਰ ਰਹੇ ਹਾਂ ਵੀ ਹਾਂ

ਹਾਂਜੀ ਦੋ ਬੰਦੇ ਬੈਠ ਕੇ ਅੱਜਕਲ ਆਪਸ ਵਿੱਚ ਗੱਲਬਾਤ ਵੀ ਨੀ ਕਰਦੇ ਇੰਨਾ time

ਫੁਕਾਰੀ ਕਰਦੇ time ਅਸੀਂ ਕਹਿੰਦੇ ਹਾਂ ਵੀ ਚਲੋ ਕੱਠੇ ਬੈਠਦੇ ਹਾਂ ਗੱਲਬਾਤ ਹੁੰਦੀ ਹੈ ਇੱਕ ਦੂਜੇ ਨਾਲ ਬੰਦਾ ਆਪਣੇ views share ਕਰਦਾ ਤਾਂ

life ਚ ਬਹੁਤ ਵਧੀਆ experience ਹੈ ਫੁਲਕਾਰੀ ਕੱਢਣ ਆ ਚਲੋ ਵਧੀਆ ਗੱਲਾ ਹੈ mam ਬਹੁਤ ਵਧੀਆ ਗੱਲ ਹੈ

ਜਰੁਰ ਦਵਾਂਗੇ madam ਹਾਂਜੀ

ਹਰਜੋਤ ਮੈਂ ਸੁਣਿਆ ਤੂੰ ILETS ਕਰਲੀ

ਮੇਰੇ ਦੀਦੀ ਸਾਢੇ ਅੱਠ band ਆਏ ਨੇ ਬਹੁਤ ਤੂੰ ਤਾਂ ਫ਼ੇਰ ਸਿੱਧੀ PR ਹੋਕੇ ਜਾ ਰਹੀ ਹੈ

ਚੱਲ ਹੀ ਆਹੀ ਕੁਛ ਰਿਹਾ ਤੇਰਾ ਕਿਉਂ ਸ਼ੋਂਕ ਉੱਠ ਗਿਆ ਵੀ ਤੂੰ ਬਾਹਰ ਚਲੀ ਜਾਵੇਂ ਬਸ ਦੀਦੀ ਮੇਰਾ ਸੁਪਨਾ ਸੀਗਾ ਸ਼ੁਰੂ ਤੋਂ ਹੀ ਨਹੀ ਜੇ ਤੇਰੀ ਪੜ੍ਹਾਈ ਵਧੀਆ ਸੀਗੀ ਤੂੰ ਇੱਥੇ ਵੀ ਤਾਂ job ਕਰ ਸਕਦੀ ਸੀਗੀ ਮਤਲਬ ਇਹ ਆ ਵੀ ਮੇਰਾ ਆਹ ਬਾਹਰ ਜਾਂ ਦੀ ਹੀ ਵਧੀਆ ਮੈਨੂੰ ਲੱਗਿਆ ਹਾਂ ਮੈਂ ਬਾਹਰ ਜਾ ਕਿ ਕੁਛ ਕਰਾਂ ਨਹੀ ਜਦ ਜਿਹੜੇ ਬੱਚੇ ਦੀ ਪੜ੍ਹਾਈ ਇੱਥੇ ਵਧੀਆ ਹੈ ਉਹ ਇੱਥੇ ਵੀ ਤਾਂ ਕੁਛ ਕਰ ਹੀ ਸਕਦਾ ਪਰ ਇੱਦਾਂ ਹੈ ਹਾਂ ਮੈਂ ਤੇਨੂੰ ਜਰੁਰ ਸਲਾਹ ਦੇ ਰਹੀ ਹਾਂ ਕਿ ਤੇਰੀ ਇੱਡੀ ਵਧੀਆ ਪੜ੍ਹਾਈ ਹੈ ਪਰ ਸਾਡੇ ਖੁਦ ਦੇ ਬੱਚੇ ਜਿਹੜੇ ਉਹ ਵੀ ਕਹਿੰਦੇ ਨੇ ਕੀ ਅਸੀਂ ਬਾਹਰ ਜਾਣਾ ਕਿ ਇੱਥੇ ਜੇ ਅਸੀਂ ਕਿਤੇ ਵੀ ਕੰਮ ਕਰਾਂਗੇ job ਕਰਾਂਗੇ ਅੱਠ ਦਸ ਹਜ਼ਾਰ ਤੇ

ਉਹੀ ਤਾਂ ਗੱਲ ਆ ਮੁੰਡਾ course ਕਰਕੇ ਕੋਈ ਵੀ ਮਤਲਬ ਸਰਕਾਰੀ job ਤਾਂ ਜੇ ਆਪਾਂ ਸੋਚਿਏ ਤਾਂ ਹੈ ਨੀ

ਤੇ ਬੱਚੇ ਕਿਹ ਰਹੇ ਨੇ ਜੇ ਹੁਣ ਅਸੀਂ ਇੱਥੇ ਕਰਾਂਗੇ ਤਾਂ ਅਸੀਂ ਅੱਠ ਦਸ ਹਜ਼ਾਰ ਤੇ ਓਹੀ ਪੰਦਰਾਂ ਹਜ਼ਾਰ ਤੇ ਇੱਕ ਸਾਰੀ life

ਤੇ ਜੇ ਅਸੀਂ ਅਮ ਬਾਹਰ ਚਲੇ ਜਾਈਏ ਤੇ ਉੱਥੇ ਸਾਨੂੰ ਇੱਦਾਂ ਹੈ ਕਿ ਭਾਵੇਂ ਅਸੀਂ ਮਿਹਨਤ ਹੀ ਕਰਨੀ ਹੈ ਪਰ ਮਿਹਨਤ ਦਾ ਕੁਛ

ਕੁਛ ਬਾਹਰ ਦਾ ਮਾਹੋਲ ਵੀ ਇੱਡਾ ਵਧੀਆ ਹੈ ਕੀ ਬੱਚੇ ਕਿਹ ਰਹੇ ਨੇ ਕਿ ਬਾਹਰ ਜਾਨ ਅਮ ਬਾਹਰ ਆਪਾਂ safe ਹਾਂ ਜਿਵੇਂ ਇੱਥੇ ਹੁਣ ਆਪਣੇ India ਚ ਆਪਣੇ ਨਾ ਤਾਂ ਕੋਈ ਕੰਮ ਹੈ ਨਾ ਕੋਈ ਹਨਾ ਇੱਦਾਂ ਦਾ

ਤੇ ਬਾਹਰ ਇਹ ਹੈ ਵੀ ਬਾਹਰ ਉਰੇ ਜਿਵੇਂ ਆਪਾਂ ਕਿਹ ਦਿੰਨੇ ਆ ਮਤਲਬ ਬਾਹਰ ਸਫਾਈ ਬਹੁਤ ਜਿਆਦਾ ਹੈ

ਮੇਰੇ ਵੀ ਸਾਡੇ ਵੀ ਕਈ ਬੱਚੇ ਮਤਲਬ ਕਿ ਤਕਰੀਬਨ ਸਾਡੀ ਰਿਸ਼ਤੇਦਾਰੀਆਂ ਦੇ ਸਾਰੇ ਬਾਹਰ ਚਲੇ ਗਏ ਜਿਦਾਂ ਮੇਰੀ ਮਾਸੀ ਜੀ ਦੀ ਬੇਟੀ ਦੇ ਦੋ ਬੱਚ੍ਹੇ ਸੀਗੇ ਦੋਨੋ ਬਾਹਰ ਅੱਛਾ ਮਾਸੀ ਦੀ ਨੂਹ ਦੇ ਬੱਚੇ ਸੀਗੇ ਦੋਨੋ ਬਾਹਰ

IELTS ਕੀਤੀ ਬਾਹਰ ਚਲੇ ਗਏ ਅੱਛਾ ਮਾਮਿਆਂ ਦੇ ਸਾਰੇ ਬੇਟੇ ਸੀਗੇ ਮੇਰੇ ਵੀ ਉਹ ਵੀ ਕਨੇਡਾ ਉਹਨਾਂ ਨੇ ਵੀ plus two ਕੀਤੀ IELTS

ਅੱਜਕਲ ਦੀਦੀ ਆਹੀ ਕੁਛ ਚੱਲ ਰਿਹਾ ਵੀ ਹਾਂ ਹਮ ਇਹ ਸੋਚਦਾ ਕੀ ਪੰਜਾਬ ਮਤਲਬ ਹੈ ਨੀ ਮਤਲਬ ਇੱਥੇ ਕੁਝ ਕਿਹ ਦਿੰਨੇ ਆ ਆਪਾਂ

ਤੇ ਖੇਤੀਬਾੜੀ ਤਾਂ ਹੁਣ ਇਦਾਂ ਹੈ ਅਸੀਂ ਦੇਖਿਆ ਅਸੀਂ ਗਾ ਸੀ ਕੱਲ ਇੱਥੋਂ ਮਤਲਬ ਕਿ ਇੱਥੋਂ ਥੋੜੀ ਦੁਰ ਹੀ ਗਏ ਸੀਗੇ

ਛੇ ਸੱਤ ਮਹੀਨੇ ਹੋਗੇ ਕਣਕ ਨੂੰ ਪਾਲਿਆ

ਦਾ ਰੇਹ ਪਾਇਆ ਸਾਰਾ ਕੁਝ ਕੀਤਾ ਓਰ ਜਿਹੜੀ ਕੱਲ ਪਰਸੋ ਮੀਹ ਨੇਰੀ ਆਈ ਆ

ਤੇ ਫ਼ੇਰ ਕੀ ਮਿਲਿਆ ਉਹਨਾਂ ਨੂੰ ਖੇਤੀਬਾੜੀ ਚ ਕੁਝ

ਹਾਂ ਫ਼ੇਰ ਉਹ ਸਾਰੀ ਦੀ ਸਾਰੀ ਉਹਨਾਂ ਦੀ ਮਿਹਨਤ

ਦੇਖ ਕੇ ਹੇਰਾਨ ਹੋਈਏ ਮੈਂ ਤੇ ਮਰਾ ਬੇਟਾ ਵੀ ਦੱਸੋ ਉਹ ਵੀ ਕਹਿੰਦਾ ਕਿ ਕਹਿੰਦਾ ਮੰਮਾ ਵੇਖੋ ਪਾਪਾ ਇੱਥੇ ਇੰਨੀ ਮਿਹਨਤ ਕਰੀ ਇੱਕ ਜੱਟ ਨੇ ਵੀ ਵੇਖ੍ਲੋ ਆਪਾਂ ਨੇ ਇੰਨੀ ਮਿਹਨਤ ਕਰਕੇ ਤੇ ਅਖੀਰ ਤੇ ਬਾਕੀ ਜਦੋਂ ਕਣਕ ਪੱਕਣ ਤੇ ਆਈ ਚਲ ਜੇ ਹੁਣ ਨਾ ਮੀਹ ਹੁਣ ਤੇ ਹਜੇ ਉਹਨੇ ਕਣਕ ਨੇ ਛੀਟਾ ਸੀਗਾ ਹਨਾ ਜੇ ਕਣਕ ਪੱਕਣ ਤੇ ਜੇ ਕਹਿੰਦਾ ਹੁਣ ਨਾ ਮੀਹ ਪੈਂਦਾ ਤੇ ਦਸ ਦਿਨ ਬਾਅਦ ਪੈਣਾ ਹੀ ਪੈਣਾ ਸੀ

ਤੇ ਤਾਂ ਕਰਕੇ ਆਪਣੇ ਮੁੰਡੇ ਕਹਿੰਦੇ ਨੇ ਖੇਤੀ ਚ ਵੀ ਕੁਝ ਨੀ ਰੱਖਿਆ ਹੈਗਾ ਅਰ ਦਸ ਪੰਦਰਾਂ ਹਜ਼ਾਰ ਇੱਥੇ ਮਤਲਬ ਕਿ ਜੇ ਆਪਾਂ ਨੇ ਜੇ ਆਪਣੇ ਕਰ ਵੀ ਲਈ ਦਸ ਪੰਦਰਾਂ ਚ ਕੋਈ job ਕਰ ਲਈ ਤਾਂ ਸਿਰਫ ਆਪਣਾ ਖਰਚਾ ਚੱਲੇਗਾ ਤੇ ਜੇ ਕੱਲ ਨੂੰ ਸਾਡੀ marriage ਹੁੰਦੀ ਆ ਤੇ ਖਰਚੇ ਹੋਰ ਵੀ

ਜਿਹੜੇ ਮਤਲਬ ਉ ਵੀ ਅਮ ਮਤਲਬ ਆਪਾਂ ਕਿਹ ਦਿੰਨੇ ਆ normal ਵੀ ਹਰੇਕ ਮੁੰਡਾ ਜਾਂ ਕੁੜੀ ਅਗਲਾ ਕਹਿੰਦਾ ਵੀ ਚਲੋ ਅਸੀਂ ਛੋਟੇ ਦੇਸ਼ ਚ ਵੀ ਚਲੇ ਜਾਈਏ ਉਹ ਵੀ ਸਾਨੂੰ ਬਹੁਤ ਹੈ

ਬਹੁਤ ਹੈ ਸਹੀ ਗੱਲ ਹੈ ਪਰ ਇੱਥੇ ਨਾ ਇੱਦਾਂ ਆ ਕਿ ਹੁਣ ਮਹਿੰਗਾਈ

ਅੱਛਾ ਜਿਹੜੇ ਆਹ ਆਪਾਂ ਤੇ ਆਪਾਂ ਆਪਾਂ ਸੋਚਦੇ ਆਂ ਕਿ ਚਲੋ ਆਪਾਂ ਥੋੜੇ ਬਹੁਤੇ ਪੈਸੇ ਕੱਠੇ ਕਰਾਂਗੇ ਰਿਸ਼ਤੇਦਾਰਾਂ ਕੋਲੋਂ ਫੜਾਂਗੇ